ਮਤਲਬ ਕੀ ਇਹ change ਬਹੁਤ ਜਿਆਦਾ ਵਧੀਆ ਲੱਗਿਆ thank you so much

ਅਸੀਂ ਵੀ ਵਧੀਆ ਠੀਕ ਬੱਸ ਤੈਨੂੰ ਪਤਾ ਹੀ ਏ ਘਰ ਰਿਹੰਦੀਆਂ ਹੁਣ ਤਾਂ ਕਰੋਨਾ ਚੱਲ ਰਿਹਾ

hm ਬਹੁਤ ਬੁਰਾ ਹਾਲ ਮਤਲਬ ਮਰੀਜ਼ ਵੀ ਇੰਨੇ ਜਿਆਦਾ ਆਬਾਦੀ hm ਦਿਨ ਵਾ ਦਿਨ ਵਧੀ ਜਾ ਰਹੇ ਆ ਹਾਂ ਦੇਖੋ ਡਰ ਲਗਦਾ ਏ ਕੀ ah ਵੈਸੇ ਵੀ ਚੱਲ ਕੁਦਰਤ ਆਪਾਂ ਬਾਹਰ ਤਾਂ ਸਕਦੇ ਆਂ ਪਰ ਫਿਰ ਵੀ ਡਰ ਲੱਗਦਾ ਕੀ ਹਾਏ ਕੀ ਇੱਕ ਦੂਜੇ ਨੂੰ ਕਿੰਨੀ ਜਲਦੀ ਹੋ ਰਿਹਾ ਏ

ਤੇ ਕਿਤੇ ਹਨਾ ਬਾਹਰ ਦਾ ਮਹੋਲ ਇੰਨਾ ਜਿਆਦਾ ਖਰਾਬ ਹੋਇਆ ਬੱਚਿਆਂ ਦੀ ਪੜ੍ਹਾਈ ਦਾ ਬੱਚੇ ਘਰ ਬੈਠੇ ਨੇ

ਹੋਰ ਹੋਰ ਕੋਈ ਹੋਰ ਕੰਮ ਮਤਲਬ ਹੈ ਵੀ ਨਹੀਂ ਵੀ ਹਾਂ ਕੋਈ ਬੰਦਾ ਕੰਮੇ ਕਰ ਲਵੇ

ਪਾਸ ਹੋ ਰਿਹਾ ਬੰਦਾ TV ਵੀ ਕਿੰਨਾ ਕ ਦੇਖ ਲਵੇ ਸੱਚੀ ਗੱਲ ਆ ਮੈਂ ਚਾਰ ਫਿਲਮਾਂ ਦੇਖਦੀ ਆ ਵਿਹਲੀ ਬੈਠੀ

ਚਾਰ ਫਿਲਮਾਂ ਦਿਨ ਚ ਦੇਖਦੀ ਆ ਰਾਤ ਨੂੰ ਵੀ ਫਿਰ ਨੀਂਦ ਆਉਂਦੀ ਹੈਗੀ ਫੀਰ ਰਾਤ ਨੂੰ ਦੇਖੀ ਜਾਓ ਬੱਸ TVਵੀ

ਹੋਰ ਕਰੋਨਾ ਦੇ ਵਿੱਚ ਹੋਰ ਦੀਦੀ ਮਤਲਬ ਹੋਰ ਕੀ ਕੀ ਕਰਦੇ ਹੁੰਨੇ ਓ ਤੁਸੀਂ ਘਰੇ ਬੱਸ ਕਰਨਾ ਕੀ ਆ ਸਾਰਾ ਦਿਨ TV ਦੇ ਦੁਆਲੇ ਖਾ ਲਿਆ ਉੱਠੇ ਉਠ ਕੇ ਰੋਟੀ ਬਣਾ ਲਈ ਖਾਲੀ ਤੇ ਫੇਰ ਚਲੋ ਫ਼ੇਰ TV ਕੋਲ ਫ਼ੇਰ ਫ਼ੇਰ ਉੱਠੋ ਟੈਂਮ ਹੋ ਗਿਆ

ਫਿਰ TV ਕੋਲ ਸਾਰਾ ਦਿਨ ਆਹੀ ਕੁੱਝ ਬਚਿਆਂ ਦੀ ਪੜ੍ਹਾਈ ਪੜ੍ਹਉਈ ਦਾ ਵੀ ਨੀ ਹੁਣ ਤੇ ਕੁੱਝ

ah ਕਰੋਨਾ ਚ ਨਵਾਂ ਸਿੱਖ ਤਾਂ ਲਿਆ ਹੁਣ ਬੱਸ ਨਵੀਂ ਨਵੀਂ ਕੋਈ ਨਾ ਕੋਈ ਚੀਜ ਬਣਾ ਲਈ ਦੀ ਏ ਘਰੇ ਹੋਰ ਕੀ ਮੋਟੇ ਹੋਈ ਜਾਣੇ ਆ

ਇਹ ਤਾਂ ਹੈ ਵਜ਼ਨ ਵਧੀ ਜਾ ਰਿਹਾ ਹੋਰ ਕਿਉਂਕਿ ਘਰਾਂ ਕੋਈ ਕੰਮ ਹੈਗਾ ਹੁਣ ਪਹਿਲਾਂ ਆਪਾਂ ਰੋਟੀ ਖਾਂਦੇ ਸੀਗੇ ਆਪਾਂ ਕੰਮ

hm ਮਤਲਬ ਇੱਕ ਦੇਖੇ ਤਾਂ ਜਿਵੇਂ ਆਪਾਂ ਕੈਦ ਜੇ ਹੋ ਗਏ ਹਨਾ

ਦੂਸਰਾ ਲੱਗਣਾ ਇੱਕ ਮਹੀਨੇ ਬਾਅਦ ਹਾਂ ਮੇਰੇ ਵੀ ਦੋ ਦੁੱਜਾ ਲੱਗਣਾ ਇੱਕ ਤਾਂ ਮੈਂ ਹਾਲੇ ਲਵਾਇਆ ਹੀ ਆ

ਰੋਟੀ ਪਕਾ ਲੀ ਖਾਲੀ ਕੋਈ ਕੰਮ ਹੈਗਾ ਕਰ ਲਿਆ ਨਹੀਂ ਨਾ ਸਹੀ ਨਹੀਂ TV ਮੁਹਰੇ ਬਿਹ ਜੋ

ਘਰੇ ਲੜਾਈ ਬਹੁਤ ਜਿਆਦਾ ਕਦੇ ਭੈਣ ਨਾਲ ਲੜਾਈ ਕਦੇ ਭਰਾ ਨਾਲ ਲੜਾਈ or ਉੱਪਰ ਤੋਂ ਸਾਰੇ ਘਰਦੇ ਹੁੰਨੇ ਆ ਅਰ ਗਾਹ ਪਈ ਜਾਂਦਾ ਪੂਰਾ ਉਰੇ ਮਤਲਬ ਕਿਹੰਦੇ ਕੀ ਚਲੋ ਇੰਨਾ time ਤੋਂ ਆਪਾਂ ਘਰ ਘਰੇ ਰਹਿੰਦੇ ਵੀ ਨੀ

ਸਾਰਾ ਦਿਨ ਆਪਾਂ ਬਾਹਰ ਰਹਿੰਦੇ ਸੀ ਕੰਮ ਕਰਦੇ ਸੀਗੇ ਹੁਣ ਇੰਨਾ ਕ ਵੀ ਵੀ ਹੁਣ ਚੱਲ ਘਰਦੇ ਘਰਦਿਆਂ ਤੇ ਵਿੱਚ ਟੈਂਮ ਨਿੱਕਲ ਜਾਂਦਾ ਹਾਂ ਮਤਲਬ ਇਹ ਆ ਵੀ ਘਰਦਿਆਂ ਨਾਲ ਟੈਂਮ spend

hm case ਕਿੰਨੇ ਵਧੇ ਪਏ ਆ ਨੇ ਹੁਣ ਬਹੁਤ ਜ਼ਿਆਦਾ ਦੀਦੀ ਬਹੁਤ ਮਤਲਬ news ਚ ਦਿਖਾ ਰਹੇ ਨੇ ਕਿੰਨੇ ਲੋਕਾਂ ਦੀ ਮੌਤ ਹੋ ਰਹੀ ਆ ਕਈਆਂ ਨੂੰ ਤਾਂ ਮਤਲਬ

ਉਹ ਵੀ ਨਸੀਬ ਨਹੀਂ ਹੋ ਰਹੇ ਸੰਸਕਾਰ ਵੀ ਨਸੀਬ ਨਹੀਂ ਹੋ ਰਹੇ ਹੈ ਗੇ ਬਹੁਤ ਜ਼ਿਆਦਾ ਚੱਲਿਆ ਪਿਆ ਮੈਂ ਤੇ ah ਜਿਸ ਦਿਨ ਪਹਿਲਾਂ ਪਹਿਲਾਂ ਮੈਂ ਸੁਣਿਆ ਸੀਗਾ ਜਦੋਂ ਆਪਣਾ ਹੋਇਆ ਸੀਗਾ ਚੀਨ ਚ

ਉਦੋਂ ਤੇ ਉਦੋਂ ਤੇ ਇੱਦਾਂ ਲਗਦਾ ਸੀ ਕੀ ਚੱਲੋ ਹਣਾ ਉੱਧਰ ਵੀ ਏ ਆਪਾਂ ਨੂੰ ਨਹੀਂ ਹਨਾ ਆਪਾਂ ਨੂੰ ਓਵੇਂ ਪਰ ਹੋਲੀ ਹੋਲੀ ਕਰਦੇ ਆਪਣੇ ਆਪਣੇ ਵੀ ਇੰਨੇ ਜਿਆਦਾ case ਨਿੱਕਲੇ ਪਏ ਨੇ

ਹਾਂ ਕੱਲ ਮੈਂ hospital ਗਈ ਸੀ ਉੱਥੇ ਮੈਂ ਦੇਖਿਆ ਮੇਰੀ ਜਾਂਦੀਆਂ ਪਹਿਲਾਂ ਉਹਨਾ ਨੇ ਤਾਂ ਕਰੋਨਾ test ਕਰ ਲਿਆ ਤੇ ਮੈਂ ਤਾਂ ਡਰ ਗਈ ਪਹਿਲਾਂ ਤੇ ਜਾਵਾਂ ਹੀ ਨਾ

ਜਾਵਾਂ ਈ ਨਾ ਵੀ ਮੈਨੂੰ ਇਹ ਸੀ ਵੀ ਸਰਕਾਰੀ ਚ ਜਾਵਾਂਗੇ ਤਾਂ ਤੇ ਫਿਰ ਆਪਣਾ ਕਰੋਨਾ test ਉਹਨਾ ਨੇ ਕਰ ਦੇਣਾ ਹੀ

private ਜਾਨੇ ਆ ਪਰ ਆ private ਗਏ ਉੱਥੇ ਵੀ ਉਹਨਾ ਨੇ ਕਰ ਦਿੱਤਾ ਸੀਗਾ

ਪਰ ਇੰਨਾ ਡਰ ਲੱਗੇ ਕੀ ਕਿਤੇ case ਨਾ ਕਰ ਦੇਣ ਹੁਣ ਤਾਂ ਪੰਦਰਾਂ ਦਿਨ ਰੱਖਦੇ ਨੇ ਉੱਥੇ

ਨਿੱਕਲ ਹੁੰਦਾ ਫਿਰ ਤਾਂ ਹਾਂ ਤੇ ਮੇਰੇ ਤਾਂ ਆਪ ਦਰਾਨੀ ਦੇ ਬੇਟੇ ਦੇ ਵੀ ਨਿੱਕਲ ਆਇਆ ਸੀਗਾ ਉਹ ਵੀ ah ਉਹਨੂੰ ਮਾੜੀ ਜੀ ਖਾਂਸੀ ਜੁਕਾਮ ਸੀਗਾ ਵੈਸੇ ਹੀ

ਤੇ ਕੁਦਰਤੀ ਮੈਂ ਕਿਹਾ ਵੀ ਮੈਂ ਉਹ ਬੇਟੇ ਨੂੰ ਕਿਹਾ ਮੈਂ ਕਿਹਾ ਵੀ ਤੂੰ ਇੰਨੇ ਦਿਨ ਹੋਗੇ ਵੀ ਤੂੰ ਅੰਦਰੋਂ ਬਾਹਰ ਨਹੀਂ ਨਿੱਕਲ ਰਿਹਾ ਹੈਗਾ ਤੇ ਵੀ ਤੂੰ ਹਨਾ ਚੱਲ ਬਾਹਰ ਤੇ ਅਸੀਂ ਵੀ ਨਹੀਂ ਨਿੱਕਲ ਰਹੇ

ਤੇ ਕਹਿੰਦਾ ਮੰਮਾ ਤੁਹਾਨੂੰ ਨਹੀਂ ਪਤਾ ਹੈਗਾ ਕੀ ਮੈਨੂੰ ਕਰੋਨਾ ਮੈਂ ਮੈਨੂੰ ਮੈਂ ਤੇ ਇੱਕ ਦਮ ਡਰ ਗਈ ਮੈਂ ਕਿਹਾ ਜੇ ਤੈਨੂੰ ਵੀ ਮੈਂ ਕਿਹਾ ਮਤਲਬ ਕੇ ਤੈਨੂੰ ਹੋ ਸਕਦਾ ਘਰ ਚ ਵੀ

member ਨੂੰ ਹੋ ਸਕਦਾ ਤੇ ਸਾਨੂੰ ਵੀ ਹੋ ਸਕਦਾ ਮੈਂ ਤੇ ਇੰਨਾ ਡਰ ਗਈ ਉੱਦਣ ਦੀ ਮੈਂਨੂੰ ਏਂ ਲੱਗਦਾ ਕੀ ਮੈਂ ਤੇ ਮਤਲਬ ਕੀ ਖਾਵਾਂ ਵੀ ਨਾ ਕੁੱਝ ਮੈਨੂੰ ਇੰਨਾ ਡਰ ਲੱਗ

ਹਾਂ ਮਤਲਬ ਇਹ ਗਲੇ ਚ ਨਾ ਉੱਦਾਂ ਹੀ ਮਾੜਾ ਜਾ ਕੁਦਰਤੀ ਮਾੜੀ ਮਾੜੀ ਜੀ ਹਵਾ ਚ ਜਿੱਦਾਂ ਨੱਕ ਰਾਹੀ ਜਾਂਦੇ ਹਵਾ ਹੀ ਜਾਂਦੀ ਆ ਇੰਨਾ

ਜਾਈਦਾ ਹਾਏ ਪਤਾ ਨਹੀਂ ਇੱਦਾਂ ਕਿਉਂ ਕਿਉਂ ਹੋਇਆ ਸਾਂਹ ਧੱਕੇ ਨਾਲ ਹੀ ਔਖਾ ਹੋਣ ਲੱਗ ਜਾਂਦਾ ਹਾਂ ਮਤਲਬ ਬਹੁਤ ਮਤਲਬ ਬੁਰਾ ਹਾਲ ਆ ਸਾਰੀ ਮਤਲਬ ਦੁਨੀਆ ਹਿਲਾ ਕੇ ਰੱਖ ਤੀ ਕਰੋਨਾ ਨੇ ਬਹੁਤ ਜ਼ਿਆਦਾ ਅੱਜ ਸਾਡੇ ਮੇਰੇ ਮਾਸੀ ਜੀ ਦੀ ਬੇਟੀ ਦਾ ਫੋਨ ਆਇਆ ਸੀਗਾ ਕਹਿੰਦੇ ਸਾਡੇ ਪਿੰਡ ਵਿੱਚ ਸਾਰੇ ਪਿੰਡ ਵਿੱਚ ਸੀਲ ਕੀਤਾ ਵਿਆ ਪਿੰਡ ਮਤਲਬ ਕੀ ਨਾ ਕੋਈ ਬਾਹਰ ਦਾ ਬੰਦਾ ਪਿੰਡ ਚ ਆ ਸਕਦਾ ਨਾ ਕੋਈ ਪਿੰਡ ਦਾ ਬਾਹਰ ਜਾ ਸਕਦਾ ਏ ਇਹ ਇੰਨਾ ਜਿਆਦਾ ਔਖਾ ਕਿ ਰਾਸ਼ਨ ਪਾਣੀ ਦਾ ਵੀ ਉਹਨਾ ਨੂੰ ਲੈ ਕੇ ਜਾਣਾ ਔਖਾ

ਤੇ ਵੀ ਇੰਨਾ ਇੰਨਾ ਵੈਸੇ ਕਦੇ ਹੋਇਆ ਨਹੀਂ ਸੀ ਹੈਗਾ ਇਹ ਤਾਂ ਕਰਫਿਊ ਨਾਲੋਂ ਵੀ ਵੱਧ ਕੇ ਲੱਗਾ ਹੋਇਆ ਹਾਂ ਕਰਫਿਊ ਵੀ ਹਲੇ ਮਤਲਬ ਆਪਾਂ ਪਿੰਡ ਘਰ ਤੋਂ ਬਾਹਰ ਤਾਂ ਨਿੱਕਲ ਜਾਨੇ ਆ ਕਰਫਿਊ ਚ hm ਪਿੰਡਾਂ ਚ ਸ਼ਾਂਤੀ ਛਾਈ ਪਈ

ਡਰ ਦੇ ਨਾਲ ਲੋਕ ਅੰਦਰਾਂ ਚੋਂ ਨੀ ਬਾਹਰ ਨਿੱਕਲਦੇ ਹੈਗੇ

ਵੀ ਆਪਣਾ ah ਅਮ੍ਰਿਤਸਰ ਚ

ਤੇ ਉਹਨੂੰ ਫਿਰ ਮਤਲਬ ਕੀ ਪਹਿਲਾਂ ਉਹ ਵੇਖਲੋ ਉੱਦਾਂ ਹੀ ਘਰੋਂ ਗਿਆ ਏ ਕਹਿੰਦਾ ਕੀ ਮੈਨੂੰ ਖੰਘ ਜੁਕਾਮ ਏ ਮਾੜਾ ਮੋਟਾ ਕੀ ਹਨਾ ਮੈ ਦਵਾਈ ਲੈਕੇ ਆਉਣਾ ਵਾ

ਤੇ ਉੱਥੇ ਜਾ ਕੇ ਜਦੋਂ ਉਹਨਾ ਨੇ ਦੇਖਿਆ ਕੀ ਉਹਨਾ ਨੂੰ ਕਰੋਨਾ ਦਾ ਕਰ ਦਿੱਤਾ ਇਹਨਾ ਨੂੰ ਅਸੀਂ ਪੰਦਰਾਂ ਦਿਨ ਇੱਥੇ ਰੱਖਣਾ ਉਹਨਾਂ ਦਾ ਬੇਟਾ ਤਾਂ ਘਰੇ ਆ ਗਿਆ ਪਰ ਉਹਨਾਂ ਨੂ ਜਦੋਂ ਅੰਦਰ ਪੰਦਰਾਂ ਦਿਨ ਵੇਖ ਲਓ ਉਨ੍ਹਾਂ ah ਉਹ ਅੱਠ ਦੱਸ ਦਿਨ ਹੋ ਗਏ ਉਹਨਾ ਨੂੰ ਅੰਦਰ ਮਤਲਬ ਕੇ ਮਿਲਣ ਤੱਕ ਵੀ ਨਹੀਂ ਦਿੰਦੇ ਹੈਗੇ ਵੀ ਘਰਦੇ ਮਿਲ ਲੈਣ ਕੇ ਜਾਂ ਕਿਸ ਤਰ੍ਹਾਂ ਹਨਾ ਤੇ ਨਾ ਖਾਣਾ ਖੂਣਾ ਦਾ ਵੀ ਕੋਈ ਵੀ ਪਤਾ ਨਹੀਂ ਹੈਗਾ ਵੀ ਫਿਰ phone ਵੀ ਨਹੀਂ ਹੈਗਾ ਕੀ ਜਿਹੜਾ ਉਹ ਬੰਦਾ ਘਰਦੇ ਹਨਾ ਆਪਣੇ ਘਰ ਫੋਨ ਕਰਕੇ ਦੱਸ ਵੀ ਦਵੇ

ਖਬਰ ਆ ਰਹੀ ਉਹਦੀ ਤੇ ah ਮੈਂ ਤਾਂ ਦਿਨ ਰਾਤ ਬੱਸ ਰੱਬ ਅੱਗੇ ਹੱਥ ਜੋੜਦੀ ਪਈ ਆਂ ਵੀ ਹਾਏ ਰੱਬਾ ਜਿੰਨਾਂ ਨੂੰ ਵੀ ਹਨਾ ਕਰ ਹੋ ਰਿਹਾ ਹਨਾ ਉਹਨਾ ਦੀ ਰੱਖਿਆ ਕਰਨ

ਹਾਂ ਬਹੁਤ ਡਰ ਲੱਗ ਰਿਹਾ

ਫਿਰ ਅੱਛਾ ਮਹਿੰਗਿਆਈ ਵੀ ਇੰਨੀ ਜਿਆਦਾ ਏ ਕੀ ਮਤਲਬ ਕੇ ਹਨਾ ਇਹ ਵੀ ਨੀ ਸਮਝ ਆਉਂਦੀ ਕੀ ਫਿਰ ਹੁਣ ਅੱਗੇ ਬਣੇਗਾ ਕੀ

ਕਿਸ ਤਰ੍ਹਾਂ ਮਤਲਬ ਕੀ ਖਰਚਾ ਕਿੱਦਾਂ ਚਲਾਉਣਾ ਏ ਆਪਣੇ

ਉਹੀ ਗੱਲ ਆ ਦੀਦੀ ਹੁਣੇ ਖਰਚਾ ਚਲਾਉਣਾ ਔਖਾ ਹੋਇਆ ਪਿਆ ਇੰਨੀ ਮਿਹੰਗੀ ਚੀਜ਼ ਮਤਲਬ ਦੁਕਾਨਦਾਰ ਵੀ ਆਪਣਾ ਸੋਚਦੇ ਨੇ ਦੁਕਾਨਦਾਰਾਂ ਨੂੰ ਤਾਂ ਸਗੋਂ ਉਹਨਾ ਨੂੰ ਤਾਂ ਫਾਇਦਾ ਹੋਇਆ

ਹਾਂ ਇਹਨਾ ਨੂੰ ਤਾਂ ਚੀਜ਼ ਦੀ ਜਰੂਰਤ ਆ ਵੀ ਇਹਨਾ ਨੇ ਤਾਂ ਲੈਣੀ ਓ

ਹੁਣ ਦੁਕਾਨਦਾਰਾਂ ਨੇ ਨਵਾਂ ਹੀ ਕੰਮ ਸ਼ੁਰੂ ਕਰ ਲਿਆ ਕੀ ਉਹਨਾਂ ਨੇ ਘਰ ਘਰ ਹੁਣ ਆਪਣੇ bike ਤੇ ਜਾਂ ਆਪਣਾ ਇੱਕ ਉਹਨਾ ਨੇ auto ਰੱਖ ਲਿਆ

ਵਿੱਚ ਉਹ ਸਮਾਨ ਆਪਣਾ ਰੱਖ ਦੇ ਨੇ ਤੇ ਘਰ ਘਰ ਸਮਾਨ ਪਹੁੰਚਾਉਂਦੇ ਪਾਏ ਨੇ

ਇੰਨਾ ਨੀ ਹਨਾ ਉਹ double rate ਲਗਾ ਕੇ ਪਚਾਂਦੇ ਪਏ

ਹੈਗਾ ਕੀ ਚਲੋ ਕੋਈ ਗੱਲ ਨਹੀਂ ਹਨਾ ਇੰਨਾ ਵੱਡਾ ਉਹ ਦੁਨੀਆ

ਬਿਮਾਰੀ ਚੱਲੀ ਏ ਕੋਈ ਪਤਾ ਨਹੀਂ ਕਿੱਦਾਂ ਦਾ ਟੈਂਮ ਸਾਡੇ ਤੇ ਉਹ ਇਹ ਵੀ ਨੀ ਡਰ ਰਹੇ ਹੈਗੇ

ਟੈਂਮ ਕੀ ਜੇ ਸਾਡੇ ਤੇ ਆ ਜਾਵੇ ਤੇ ਸਾਡੀ ਜਿਹੜੀ ਕੀਤੀ ਕੱਤਰੀ ਕਮਾਈ ਏ ਸਾਡੀ ਕਿੱਥੇ ਜਾਏਗੀ ਹਨਾ

ਤੇ ਤੁਸੀਂ ਥੋੜਾ ਜਾ ਇਹ ਸੋਚੋ ਕੀ ਅਸੀਂ ਹਨਾ ਕਿਸੇ ਦਾ ਭਲਾ ਕਰਲੋ ਥੋੜਾ ਜਾ

double rate ਨਾਲ ਸਮਾਨ sale ਕਰ ਰਹੇ ਨੇ ਆਪਣਾ ਉਹ ਵੀ ਇਸ ਮੋਕੇ ਦਾ ਫਾਇਦਾ ਉਠਾ ਰਹੇ ਨੇ ਹਾਂ ਤੇ ਦੁਕਾਨਦਾਰ ਵੀ ਉਹ ਕਰਦੇ ਨੇ ਵੀ ਤੁਹਾਨੂੰ ਇਸ ਟੈਂਮ ਤਾਂ ਸਾਨੂੰ ਮਤਲਬ ਸਾਥਦੇਣਾ ਚਾਹੀਦਾ ਵੀ ਹਾਂ ਇੰਨਾ ਮਤਲਬ ਦੁਨੀਆਂ ਤੇ ਕਿੰਨਾ ਕੁੱਝ ਹੋ ਗਿਆ ਹਨਾ ਉਹ ਡਰ ਇਸ ਚੀਜ਼ ਤੋਂ ਡਰ ਹੀ ਨਹੀਂ ਰਹੇ ਹੈਗੇ ਵੀ ਇੰਨਾ ਵੱਡਾ ਕਹਿਰ ਜੇ ਸਾਡੇ ਤੇ ਵਾਪਰ ਜਾਵੇ ਸਾਡੇ ਤੇ ਆ ਜਵੇ

ਇਹ ਆ ਕੀ ਅਸੀਂ ਇਕੱਠਾ ਕਰ ਲਈਏ ਜਿੰਨਾ ਵੀ ਸਗੋਂ ਇਸ ਚੀਜ਼ ਦਾ ਇਸ ਮੋਕੇ ਦਾ ਫਾਇਦਾ ਉਠਾ ਰਹੇ ਨੇ ਉਹ ਹਾਂ ਮਤਲਬ ਹੁਣ ਘਰੇ ਵੀ ਸਾਰੇ ਬੈਠੇ ਨੇ ਕਮਾ ਕੋਈ ਕਮਾਈ ਨੀ ਹੈਗੀ ਮਾੜੇ ਮੋਟੇ ਜਿਹੜੇ ਬੰਦਾ ਜੋੜਦਾ ਉਹ ਵੀ ਲੱਗ ਗਏ ਸਾਨੂੰ ਤੇ ਹੁਣ ਇੱਦਾਂ ਹੋਇਆ ਪਿਆ ਕੀ ਹਾਏ ਕੋਈ ਘਰ ਹੀ ਇੱਦਾਂ ਦਾ ਕੋਈ ਕੰਮ ਲੈ ਆਵੇ ਜਿਹਦੇ ਨਾਲ ਬੰਦਾ ਹਨਾ ਆਪਣਾ ਖਰਚਾ ਤੇ ਚਲਾਉਣ ਜੋਗਾ ਹੋ ਜਾਵੇ ਆਪਣੀਆਂ ਚੀਜ਼ਾਂ ਦਾ ਆਪਾਂ ਨੂੰ ਤੇ ਇਹੀ ਓ ਸੀ ਮੈਂ ਆਪਾਂ ਤੇ ਆਪ ਇੱਕ ਨਿੱਕੀ ਮੋਟੀ job ਕਰਦੇ ਆ ਹਨਾ

ਤੇ ਜੇ ਹੁਣ ਆਪਾਂ ਕਿੰਨੇ ਦਿਨ ਤੋਂ ਦਸ ਪੰਦਰਾਂ ਦਿਨ ਤੋਂ ਆਪਾਂ ਘਰੇ ਬੈਠੇ ਆਂ ਹੁਣ ਇਹੀ ਸੋਚ ਵੱਡ ਵੱਡ ਖਾਈ ਜਾ ਰਹੀ ਏ ਕੀ ਹਾਏ ਅਸੀਂ ਕਿੱਦਾਂ ਕਰਾਂਗੇ ਕਿੱਦਾਂ

ਕਿ ਟੈਂਮ ਕਿੱਦਾਂ ਨਿਕਲੇਗਾ or ਟੈਂਮ ਦਾ ਕੋਈ ਪਤਾ ਨਹੀਂ ਹੈਗਾ ਕੀ ਹਨਾ ਸਾਡੇ ਨਾਲ ਕੀ ਬਣਨਾ ਹੈਗਾ ਸਾਡੇ ਸ਼ਰੀਰ ਤੇ ਕੀ ਬਣਨਾ ਪਰ ਅੱਗੇ ਦੀ ਸੋਚ ਤਾਂ ਵਿਖਾ ਰਹੀ ਏ ਵੀ ਅਸੀਂ ਕਿਦਾਂ ਖਰਚਾ ਚਲਾਵਾਂਗੇ ਹਾਂ ਮਤਲਬ ਜਿਹਨੇ daily ਦਾ ਕਮਾ ਕੇ ਖਾਣਾ ਉਹਦੇ ਲਈ ਕਿੰਨਾ ਔਖਾ ਏ ਇਹ ਚੀਜ਼ਾਂ ਤਾਂ ਚਲੋ ਉਹ ਜਿਹੜਾ ਕੋਈ ਤਗੜਾ ਏ ਜਾਂ ਜਿਹੜੇ ਕੋਲ ਪੈਸਾ ਏ ਜਾਂ ਜਿਹਦੀ ਸਰਕਾਰੀ job ਏ ਉਹਨਾ ਨੂੰ ਵੀ ਤਨਖਾਹ ਪੈ ਜਾਣੀ ਏ

ਚੀਜ਼ ਦਾ ਫਿਕਰ ਨਹੀਂ ਹੈਗਾ ਕੀ ਚਲੋ ਕੋਈ ਗੱਲ ਨੀ ਘਰੇ ਬੈਠੇ ਆ ਕਿਤੇ ਨੀ ਪਰ ਜਿਹੜੇ ਦਿਹਾੜੀਦਾਰ ਜਿਹੜੇ ਰੋਜ ਦਾ ਕਮਾਨ ਆਲੇ

ਰੋਜ਼ ਦਾ ਉਹ ਕਰਨ ਵਾਲੇ ਉਹਨਾ ਲਈ ਸਭ ਤੋਂ ਜਿਆਦੇ ਇਹ ਜਿੰਨਾ ਮਰਜੀ ਜਿਹੜਾ ਮਰਜੀ ਬਿਮਾਰੀ ਆ ਜੇ ਜਾਂ ਕੋਈ ਇਸ ਤਰਾਂ ਦੀ ਕੋਈ ਗੱਲ ਹੋਜੇ ਕਿ ਜਿਹਦੇ ਨਾਲ ਪੰਜਾਬ ਮਿੰਟ ਚ ਬੰਦ ਕਰ ਦਿੰਦੇ ਨੇ

ਉਹ ਇਸ ਚੀਜ਼ ਤੋਂ ਸਭ ਤੋਂ ਜਿਆਦੇ ਵੱਡਾ ਨੁਕਸਾਨ ਗਰੀਬ ਜਨਤਾ ਨੂੰ ਜਿਹੜੇ ਹਾਂ ਉਹਨਾ ਲਈ ਮਤਲਬ ਸਰਕਾਰ ਵੀ ਕਿੰਨੀ ਕੁ help ਕਰਦੂਗੀ ਇਹਨਾ ਦੀ

ਇੱਕ ਕੱਲਾ ਕੱਲਾ ਬੰਦਾ ਘਰ ਚ ਕਮਾਉਣ ਵਾਲਾ

ਬਾਹਰ ਨੀ ਨਿਕਲਦਾ ਹੈਗਾ ਤੇ ਫੇਰ ਉਹਨਾ ਨੇ ਵੀ ਕੀ ਕਮਾਈ ਕਰਨੀ ਏ ਦੁਕਾਨਦਾਰਾਂ ਨੂੰ ਜਰੂਰ ਫਾਇਦਾ ਹੋਇਆ ਪਿਆ ਇਸ ਚੀਜ਼ ਦਾ ਵੀ ਦੁਕਾਨਦਾਰ ਆਪਣੀ ਆਪਣੇ ਘਰ ਬੈਠੇ ਵੀ sale ਕਰੀ ਜਾਂਦੇ ਨੇ

ਜਿਹੜੇ ਦੂਜੇ ਨੇ ਲੋਕ ਆਮ ਜੰਤਾ ਜਿੱਦਾਂ ਕੇ ਫ਼ੈਕਟਰੀਆਂ ਬੰਦ ਹੋਈਆਂ ਪਾਈਆਂ ਨੇ ਤੇ ਆਪਣਾ ਜਿਹੜੇ ਛੋਟੇ ਮੋਟੇ ਕਾਰੋਬਾਰ ਸੀ ਉਹ ਸਾਰੇ ਠੱਪ ਹੋਗੇ ਹੋਏ ਨੇ

ਹਾਂ ਇਹ ਤਾਂ ਹੈ ਹੁਣ ਬੱਚਿਆਂ ਦੀ ਪੜਾਈ ਕਿੰਨੀ ਖਰਾਬ ਹੋ ਰਹੀ ਆ ਬੱਚੇ ਤਾਂ ਵਿਚਾਰੇ ah ਬੱਚੇ ਇੱਕ ਪਾਸੇ ਤੋਂ ਤਾਂ ਖ਼ੁਸ਼ ਵੀ ਹੋਏ ਪਏ ਨੇ ਕੀ ਚੱਲੋ ਵਧੀਆ ਵੀ ਚਲੋ ਸਕੂਲ ਤੋਂ

ਪਰ ਜਿਆਦਾਤਰ ਤਾਂ parents ਨੂੰ ਜਿਆਦਾ ਫਿਕਰ

ਹਾਂ ਮਤਲਬ ਕੀ ਇੱਦਾਂ ਆ ਵੀ ਉਹਨਾ ਨੂੰ ਅੱਗੋਂ ਬੱਚਿਆਂ ਦੇ ਭਵਿਖ ਬਾਰੇ ਵੀ ਜੇ ਬੱਚੇ ਸਾਡੇ ਪੜ੍ਹਨਗੇ ਨਾ ਤੇ ਅੱਗੋਂ ਕਰਨਗੇ ਵੀ ਕੀ ਹਨਾ